ਤੁਸੀ ਦੇਖ ਸਕਦੇ ਆਂ ਸ਼ੌਪ ਤੇ ਬਹੁਤ ਸਾਰਾ ਸਾਮਾਨ ਪਿਆ ਹੋਇਆ ਜਿਵੇਂ ਕਿ ਤਾਰਾਂ ਪਈਆਂ ਵਾ ਤਾਰਾਂ ਦੇ ਬੰਡਲ ਹੈਗੇ ਆ ਹੋਰ ਵੀ ਬਹੁਤ ਸਾਰਾ ਸਾਮਾਨ ਹੈ ਨਾ ਜਿਵੇਂ ਕੰਸੀਲਡ ਲਾਈਟਾਂ ਹੋ ਗਈਆਂ।

ਤੇ ਚੇਅਰ ਵੀ ਲੱਗੀਆਂ ਹੋਈਆਂ ਵਾ ਟੇਬਲ ਵੀ ਲੱਗੇ ਹੋਏ ਆ ਬਹੁਤ ਹੀ ਵਧੀਆ ਵਿਊ ਹੈਗਾ ਏ ਆ ਡੈਕੋਰੇਸ਼ਨ ਵੀ ਬਹੁਤ ਸੋਹਣੀ ਕੀਤੀ ਹੋਈ ਆ।

ਟੈਂਟ ਵਗੈਰਾ ਲਾਏ ਆ ਬਹੁਤ ਹੀ ਸੋਹਣੇ ਟੈਂਟ ਲਗਾਏ ਆ ਮੈ ਕਿਹਾ ਜਿਹੜੀ ਕੀਤੀ ਹੋਈ ਆ ਨਾ ਡੈਕੋਰੇਸ਼ਨ ਬੋਹਤ ਕਮਾਲ ਕੀਤੀ ਆ।

ਕੋਈ ਬਾਈਕ ਦਾ ਚਾਹੀਦਾ ਗੱਡੀ ਦਾ ਚਾਹੀਦਾ ਹਨਾ ਤੁਸੀਂ ਇਥੋਂ ਲੈ ਕੇ ਆ ਸਕਦੇ ਆ ਤੇ ਬਹੁਤ ਹੀ ਘੱਟ ਰੇਟ ਤੇ ਮਿਲਦੇ ਆ।

ਇਸ ਪਿਕਚਰ ਵਿੱਚ ਤੁਸੀਂ ਦੇਖ ਸਕਦੇ ਹ ਜਿਹੜਾ ਵਿਊ ਨਜ਼ਰ ਆ ਰਿਹਾ ਤੇ ਤੁਸੀਂ ਦੇਖ ਸਕਦੇ ਇੱਕ ਮੂਰਤੀ ਦਾ ਵਿਊ ਨਜ਼ਰ ਆ ਰਿਹਾ ਜਿਵੇਂ ਕਿ ਦਰਖਤ ਦੀ ਮੂਰਤੀ ਬਣੀ ਹੋਈ ਆ।

ਇੱਸ ਪਿਕਚਰ ਵਿੱਚ ਜਿਹੜਾ ਵਿਊ ਨਜ਼ਰ ਆ ਰਿਹਾ ਹੈ ਤੁਸੀਂ ਦੇਖ ਸਕਦੇ ਹਾਂ ਇੱਕ ਫੈਕ੍ਟ੍ਰੀ ਦਾ ਵਿਊ ਨਜ਼ਰ ਆ ਰਿਹਾ ਤੇ ਅੰਦਰ ਦੇਖ ਸਕਦੇ ਹਾਂ ਕੰਮ ਵਗੈਰਾ ਚੱਲ ਰਿਹਾ ਹੈਂਣਾਂ।

ਏਸ ਪਿੱਚਰ ਵਿੱਚ ਤੁਸੀ ਦੇਖ ਸਕਦੇ ਆ ਜਿਹੜਾ ਵਿਊ ਹੈਗਾ ਐ ਇੱਕ ਸਮੁੰਦਰ ਦਾ ਵਿਊ ਹੈਗਾ ਐ ਦੇਖ ਸਕਦੇ ਆਂ ਬਹੁਤ ਹੀ ਸੋਹਣਾ ਇੱਥੇ ਦਾ ਨਜਾਰਾ ਏ ਆ ਬਹੁਤ ਹੀ ਵਧੀਆ ਮਾਹੌਲ ਹੈਗਾ ਏ ਆ।

ਐਸ ਪਿਚਰ ਵਿਚ ਜਿਹੜਾ ਵਿਊ ਨਜ਼ਰ ਆ ਰਿਹਾ ਵਾ ਤੁਸੀ ਦੇਖ ਸਕਦੇ ਹੋ ਇਕ।

ਤੁਸੀਂ ਇੱਥੇ ਵਿਸਿਟ ਕਰ ਸਕਦੇ ਆ ਇੱਥੇ ਅਗਰ ਤੁਹਾਨੂੰ ਕੋਈ ਦੰਦਾ ਰਿਲੇਟਿਡ ਪ੍ਰੋਬਲਮ ਹੈਗੀ ਆ ਜਾਂ ਦੰਦ ਸਾਫ ਕਰਾਣੇ ਆ ਜਾਂ ਦਾੜਾ ਦਰਦ ਕਰਦੀਆਂ ਆ।

ਅਗਰ ਤੁਹਾਨੂੰ ਕਿਸੇ ਵੀ ਤਰਹਾਂ ਦਿਆਂ ਦਵਾਈਆਂ ਚਾਹੀਦੀਆਂ ਵਾਂ ਤੁਸੀ ਇੱਥੇ ਵਿਸਿਟ ਕਰ ਸੱਕਦੇਹਾਂ।